ਕਿਸਮਤ ਨੂੰ ਤਾਂ ਆਪਾਂ ਦੋਸ਼ ਨੀ ਦੇ ਸਕਦੇ ਉਰੇ

ਹਾਂਜੀ ਮਾਇਆ ਤਾਂ ਮਤਲਬ ਇਹ ਹੈ ਮਾਇਆ ਪਤਾ ਨੀ ਕਿਆ ਕਿਥੋਂ ਆਈ ਕਿੱਤੋਂ ਨਹੀ ਆਈ ਹੈਗੀ ਪਤਾ ਨੀ ਇਹਨਾਂ ਦੀ life ਹੀ ਖਰਾਬ ਕਰਨ ਆਈ ਸੀ ਪਤਾ ਨੀ ਉਹ ਅਨੁਪਮਾ ਦੇ ਵਿੱਚ ਉਹਨੇ ਪਤਾ ਨੀ ਕਿਆ ਬ੍ਣੁਗਾ ਹੁਣ ਮਾਇਆ ਪਤਾ ਨੀ ਮੈਂ ਤਾਂ ਕਹਿੰਦੀ ਮਾਇਆ ਨੂੰ ਲੈਕੇ ਮਾਇਆ ਨਾ ਅਨੂ ਨੂੰ ਲੈਕੇ ਆ ਜਾਵੇ ਚਾਹੇ ਹੋਲੀ ਤੇ ਹੀ ਲੈਕੇ ਆ ਜਾਵੇ

ਵੀ ਤੇਰੇ ਤਾਂ ਤਿੰਨ ਹੀ ਬੱਚੇ ਹੈਗੇ ਆ ਲੇਕਿਨ ਜਿੱਥੇ

ਅਨੂ ਦੀ ਉੱਥੇ ਅਨੂ ਦੀ ਆ ਉੱਥੇ ਹੋਰ ਕੋਈ ਨੀ ਲਈ ਸਕਦਾ ਉਹਨੂੰ

ਪਰ ਜੇ ਨਾ ਹੁਣ ਆ ਜਾਵੇ ਮੈਂ ਤਾਂ ਕਹਿਣੀ ਹਾਂ ਅਨੁਪਮਾ ਨਾ sorry ਮਾਇਆ ਲੈਕੇ ਅਨੂੰ ਨੂੰ ਛੋਟੀ ਅਨੂ ਨੂੰ ਪਰ ਉਹਦੀ ਪਰਸ਼ਾਈ ਆ ਅਨੂ ਜਿਵੇਂ ਅਨੂ ਅੱਛੀ ਹੈ ਓਵੇਂ ਹੀ ਅਨੁਪਮਾ ਅੱਛੀ ਹੈ ਜਿਵੇਂ ਅਨੁਪਮਾ ਅੱਛੀ ਹੈ ਓਵੇਂ ਹੀ ਅਨੂ ਅੱਛੀ ਹੈ

ਮਤਲਬ ਜਿਵੇਂ ਪਾਖੀ ਨੂੰ ਹੋਣਾ ਚਾਹੀਦਾ ਸੀ ਉਹਦੀ copy but ਉਹ ਪਾਖੀ ਨੀ ਹੈਗੀ ਉਹਦੀ copy ਉਹ copy ਉਹਦੀ ਅਨੂੰ ਹੈ ਅਨੂ ਬਹੁਤ ਅੱਛੀ ਹੈ ਜਿਆਦਾ ਤੇ ਜਿਵੇਂ ਮਤਲਬ ਕੀ ਹੁਣ ਜਿਵੇਂ ਸਮਝਦੀ ਆ ਅਨੂ ਅਨੁਪਮਾ ਸਮਝਦੀ ਆ ਨਾ ਹਰੇਕ ਦੇ ਦਰਦ ਨੂੰ ਜਾਂ ਹਰੇਕ ਦੀ feel ਨੂੰ ਉਸ ਤਰਾਂ ਹੀ ਅਨੂ ਲੱਗੀ ਹੋਈ ਹੈ

ਹਰੇਕ ਦੀ ਗੱਲ ਸਮਝ ਲੈਂਦੀ ਹੈ ਨਹੀ ਇਸ ਤਰ੍ਹਾਂ ਨੀ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ ਨੀ ਇਸ ਤਰ੍ਹਾਂ ਹੋਣਾ ਚਾਹੀਦਾ

ਹਮ ਧੀਰਜ ਪਤਾ ਨ੍ਣੀ ਹੁਣ ਲੈਕੇ ਆਉੰਗਾ ਉਹਨੂੰ ਅਨੁਜ ਨੂੰ ਪਤਾ ਨੀ ਨਹੀ ਲੈਕੇ ਆਉਗਾ ਪਤਾਨੀ ਕੀ ਚੱਲ ਰਿਹਾ

ਮਤਲਬ ਕੀ ਮੈਂ ਥੋਡੇਤੋਂ ਕੁਝ ਪੁੱਛਣਾ ਸੀ ਮੈਨੂੰ ਪਤਾ ਲੱਗਿਆ ਵੀ ਤੁਸੀਂ marketing ਦਾ ਕੰਮ ਕਰਦੇ ਹੋ ਜਿੱਥੇ NGO ਚ ਲੱਗੇ ਹੋਏ ਹੋ

ਮੈਂ ਮਤਲਬ ਕਿ ਜਿਵੇਂ ਕੁੜੀਆਂ ਨੂੰ ਕੋਈ ਵੀ ਚੀਜ਼ ਚਾਹੀਦੀ ਹੈ

ਤੇ ਜੋ ਵੀ ਚੀਜ਼ ਚਾਹੀਦੀ ਹੈ ਆਪਾਂ ਉਹਨਾਂ ਨੂੰ ਲੇਆ ਕਿ ਦੇ ਦਾਈ ਦੀ ਹੁੰਦੀ ਹੈ

ਹਮ ਜਿਵੇਂ ਮਸ਼ੀਨੀ thread ਹੋਗੇ ਕਿਸੇ ਨੂੰ ਮਸ਼ੀਨੀ thread ਦੀ ਜਰੂਰਤ ਹੈ

thread ਦੀ ਜਰੂਰਤ ਹੈ ਜਿਵੇਂ ਜਿਵੇਂ ਮੈਨੂੰ ਕੋਈ ਕਹਿੰਦਾ ਮੈਨੂੰ ਆਹ ਸਮਾਨ ਚਾਹੀਦਾ ਮੈਂ ਉਹਨਾ ਨੂੰ ਲੇਆ ਕੀ ਦੇ ਦਿੰਨੀ ਹਾਂ ਠੀਕ ਆ ਜੀ ਮਤਲਬ ਕੀ ਤੁਸੀਂ ਦੇਖਿਆ ਜਿਵੇਂ ਹੁਣ ਥੋਡੇ ਉੱਥੇ NGO ਚ ਮਸ਼ੀਨੀ ਕਢਾਈ ਜਾਂ ਫੁਲਕਾਰੀ ਕੀਤੀ ਜਾਂਦੀ ਹੋਣੀ ਆ

ਠੀਕ ਆ ਜੀ ਉਹ ਫ਼ੇਰ ਜਿਵੇਂ ਜਿਸ ਹਿਸਾਬ ਨਾਲ ਥੋਨੂੰ ਕਹਿੰਦੇ ਆ ਵੀ ਸਾਨੂੰ ਫੁਲਕਾਰੀ ਦੇ thread ਚਾਹੀਦੇ ਨੇ ਜਾਂ ਮਸ਼ੀਨੀ ਕਢਾਈ ਦੇ thread ਚਾਹੀਦੇ ਨੇ ਫ਼ੇਰ ਤੁਹਾਨੂੰ ਕਿਸ ਤਰੀਕੇ ਨਾਲ ਪਤਾ ਲੱਗਦਾ ਤੁਸੀਂ ਉਹਨਾ ਨੂੰ ਕਿਸ ਮਤਲਬ ਕਿਵੇਂ ਓਰ ਕਿਸ ਤਰੀਕੇ ਦੇ color ਲੇਆ ਕੇ ਦਿੰਦੇ ਹੋ ਜਾਂ ਤਾਂ ਉਹ ਥੋਨੂੰ ਦੱਸਦੇ ਹੋਣਗੇ ਜਾਂ ਤੁਸੀਂ ਆਪਣੀ choice ਦੇ ਲੈ ਕੇ ਦਿੰਦੇ ਹੋ ਨਹੀ ਨਹੀ ਉਹ ਜਿਵੇਂ ਆਪਾਂ ਨੂੰ ਕਿਸੇ ਨੇ ਦੁੱਪਟਾ ਕਢਵਾਇਆ ਆਪਣੇ ਕੋਲੋਂ ਤੇ ਉਹ ਕਹਿੰਦੇ ਸਾਨੂੰ ਆਹ color ਚਾਹੀਦੇ ਨੇ ਜੇ ਹੁਣ ਸਾਡੇ ਉੱਥੇ ਇਹ color ਪਾਏ ਆਂ ਤਾਂ ਫ਼ੇਰ ਆਪਾਂ ਉਹੀ ਲਗਾ ਦਵਾਂਗੇ ਜੇ ਨਹੀ ਪਾਏ ਤਾਂ ਫ਼ੇਰ ਮੈਨੂੰ color ਦਿੱਤੇ ਜਾਂਦੇ ਆ ਇਹਦੇ ਨਾਲ ਦੇ ਸਾਨੂੰ color ਚਾਹੀਦੇ ਨੇ

ਅੱਛਿਆ ਜੀ ਤੁਸੀਂ ਮਤਲਬ ਕੀ ਥੋਨੂੰ ਜਿਵੇਂ ਜਿਸ ਹਿਸਾਬ ਦੇ color ਉਹ ਥੋਨੂੰ ਕਹਿੰਦੇ ਨੇ ਤੁਸੀਂ ਉ ਹਿਸਾਬ ਦੇ color ਲਿਆ ਕੇ ਦਿੰਦੇ ਹੋ

ਹੋਰ ਵੀ ਮਤਲਬ ਤੁਸੀਂ ਕੁਛ ਸਮਾਨ ਲਿਆ ਕਿ ਦਿੰਦੇ ਹੋ ਕਲਰਾਂ ਤੋਂ ਇਲਾਵਾ thread ਤੋਂ ਵਗੇਰਾ

ਦੇਖਿਆ ਜਾਵੇ ਤੁਸੀਂ market ਦਾ ਕੰਮ ਕਰਦੇ ਹੋ market ਚ ਤਾਂ ਮਤਲਬ ਕਿ ਅਲੱਗ ਲੱਗ ਤਰੀਕੇ ਦੀਆਂ ਬਹੁਤ ਲੱਗ ਲੱਗ ਮੈਂ ਥੋਨੂੰ ਕੀ ਵਧੀਆ ਤਰੀਕੇ ਦੇ print ਵਗੇਰਾ ਚੱਲੇ ਹੋਏ ਨੇ ਜਿਵੇਂ ਲੇਸ਼ਾਂ ਹੋਗੀਆਂ ਵੀ ਤੁਸੀਂ ਉਹ ਵੀ ਲਿਆ ਕੇ ਦਿੰਦੇ ਹੋ ਥੋਡਾ ਸਲਾਈ ਦਾ ਕੰਮ ਵੀ ਠੀਕ ਆ ਜਾਂਦਾ ਹੋਣਾ ਹਾਂਜੀ ਸਾਡੇ ਇੱਥੇ NGO ਚ ਸਲਾਈ ਦਾ ਵੀ ਕੰਮ ਕੀਤਾ ਜਾਂਦਾ ਹੈ ਜਿਵੇਂ ਆਪਾਂ ਜੇ ਸੂਟ ਕਿਸੇ ਨੇ ਮਤਲਬ ਕੇ stitching ਕਰਵਾਉਣਾ ਉਹਦੇ ਲਈ ਸਾਨੂੰ ਲੈਸ ਚਾਹੀਦੀ ਹੈ ਜਾਂ ਬਟਨ ਚਾਹੀਦੇ ਨੇ ਫ਼ੇਰ ਆਪਾਂ ਲੈਸ ਵੀ ਲਿਆ ਕੀ ਦੇ ਦਿੰਦੇ ਹਾਂ ਬਟਨ ਵੀ ਲਿਆ ਕਿ ਦੇ ਦਿੰਦੇ ਹਾਂ ਤੇ ਤੇ ਜਿਵੇਂ ਕੱਪੜਾ ਕੀ ਨੇ ਕਹਿਣਾ ਸਾਨੂੰ ਆਪਣੇ ਉੱਥੇ ਹੀ ਕੱਪੜਾ ਲੇਕੇ

ਤੇ ਸਾਨੂੰ stitching ਕਰਕੇ ਦਿਓ ਉਹ ਕੱਪੜਾ ਵੀ ਮੈਂ ਖਰੀਦ ਕਿ ਲਿਆਉਣੀ ਹਾਂ ਸਾਰਾ ਕੁਛ ਮਤਲਬ ਕਿ ਜੋ ਵੀ ਚੀਜ਼ ਚਾਹੀਦੀ ਹੈ ਉਹ ਮੈਂ ਲੈਕੇ ਆਉਂਦੀ ਹਾਂ ਜਿਵੇਂ ਹੁਣ ਕਈ ਵਾਰ ਆਪਾਂ ਕੋਈ ਚੀਜ਼ paint ਕਰਵਾਉਣੀ ਹੈ

ਤੇ ਉਹਨਾਂ ਦੇ color ਵੀ ਲਿਆ ਕੀ ਦਿੰਨੀ ਆ ਤੇ ਕੋਈ ਸੂਟ ਤੇ paint ਕਰਵਾਉਣਾ ਉਹਦੇ ਵੀ color ਵਗੇਰਾ ਲੈ ਕੇ ਆਉਣੇ ਪੈਂਦੇ ਆ

ਹਾਂਜੀ ਸਾਡੀ ਤਰਫ਼ painting ਦਾ ਕੰਮ ਹੁੰਦਾ

ਜਿਵੇਂ ਕੀ ਹੁਣ ਤੁਸੀਂ painting ਦੀ ਗੱਲ ਕੀਤੀ ਆ painting ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਮਤਲਬ ਕੱਪੜੇ ਵੀ ਤੁਸੀਂ paint ਕਰਦੇ ਆਂ ਤੁਸੀਂ ਦੱਸ ਸਕਦੇ ਹੋ market ਚੋਂ ਤੁਸੀਂ ਕਿਸ ਕਿਸ ਤਰੀਕੇ ਦਾ ਕੱਪੜਾ ਲਿਆ ਕਿ ਦਿੰਦੇ ਹੋ ਕਿਹੜੇ ਕਿਹੜੇ ਮਤਲਬ ਕੀ ਕਿਵੇਂ ਹੋਗਿਆ ਇੱਦਾਂ ਦੇ ਕੁਛ ਅਲੱਗ ਕੱਪੜੇ ਤੇ ਕੀਤੀ ਜਾਂਦੀ ਆ ਵੇਸੇ ਤਾਂ ਅਸੀਂ cotton ਤੇ ਸਾਨੂੰ ਠੀਕ ਰਹਿੰਦਾ ਦਾ ਸੂਟ ਕਿਉਂਕਿ ਗਰਮੀ ਸਰਦੀ ਚ ਤਕਰੀਬਨ ਸਾਰੇ ਹੀ ਪੈ ਜਾਂਦੇ ਆ ਆਪਾਂ ਨੂੰ ਜਿਵੇਂ ਕਿਸੇ customer ਨੇ ਕਿਹਾ ਸਨੁਉਣ ਵਧੀਆ ਕੱਪੜੇ ਤੇ ਚਾਹੀਦਾ

ਸਾਨੂੰ ਮਤਲਬ ਕਿ varieties ਸਾਰੀਆਂ ਰੱਖਣੀ ਪੈਂਦੀ ਹੈ ਤੇ ਅਸੀਂ ਤੇ ਵੀ ਕਰ ਦਿੰਨੇ ਆਂ ਤੇ ਵਧੀਆ ਕੱਪੜੇ ਤੇ ਜਿਵੇਂ silk ਕੋਈ ਰੇਸ਼ਮੀ ਕੱਪੜਾ ਹੋਗਿਆ

ਤੇ cotton ਤੇ paint ਕਰ ਦਿੰਨੇ ਆ ਦੁਪੱਟਾ ਜਿਵੇਂ ਕੋਟਾ ਦਾ ਦੁਪੱਟਾ ਹੋਗਿਆ ਦਾ pure ਹੋਗਿਆ ਕਿ ਮਤਲਬ ਸਾਡੇ ਕੋਲ ਵੀ ਇਹ ਚੀਜ਼ ਤੇ ਹੀ ਕਿੱਤਾ ਜਾਂਦਾ ਜਦੋਂ ਆਪਾਂ ਪੈਸਾ ਇੰਨਾ ਲਾਉਣਾ ਤਾਂ ਫ਼ੇਰ ਕੱਪੜਾ ਵੀ ਵਧੀਆ ਹੋਣਾ ਚਾਹੀਦਾ ਅੱਛਿਆ ਜੀ ਠੀਕ ਆ ਜੀ ਮਤਲਬ ਤੁਸੀਂ ਵਧੀਆ ਤਰੀਕੇ ਨਾਲ making ਹੁਣ ਤੁਸੀਂ ਕਿਹ ਰਹੇ ਹੋ cotton ਦੀ ਜਿਆਦਾਤਰ ਹੁੰਦੀ ਆ

ਤੁਸੀਂ ਉਹਨਾ ਦੇ ਨਾਮ ਤੁਸੀਂ ਦੱਸ ਸਕਦੇ ਹੋ ਮੈਨੂੰ ਕਿਸੇ ਤਰੀਕੇ ਦੀਆਂ ਲੈਸਾਂ ਚੱਲੀਆਂ ਹੋਈਆਂ ਲੈਸਾਂ ਦੇ ਨਾਮ ਤਾਂ ਨੀ ਲੈਸ ਤਾਂ ਆਪਾਂ ਜਿਵੇਂ ਪਾਈਪਿੰਨ ਹੋਗੀ

ਪਾਈਪਿੰਨ ਡੋਰੀ ਹੋਗੀ ਇੱਕ ਇੱਕ ਬਰੀਕ ਜੀ ਲੈਸ ਹੁੰਦੀ ਹੈ ਜਿਵੇਂ ਆਪਾਂ ਹੁਣ ਕਿਸੇ ਦਾ ਕਮੀਜ਼ ਛੋਟਾ ਹੋਗੀਆ ਹੁਣ ਆਪਾਂ ਥੱਲੇ ਕੱਪੜਾ ਲਾ ਕਿ ਮਤਲਬ ਕਿ ਲੈਸ ਲਾਉਣੀ ਹੈ ਵਧਾਉਣਾ ਹੈ ਉਹਨੂੰ ਉਸ ਤਰਾਂ ਦੀ ਜਾਲੀ ਵਾਲੀ ਲੈਸ ਆਉਂਦੀ ਹੈ ਨਾ ਉਹਨੂੰ ਇੱਕ ਪੱਲੇ ਤੇ attach ਕਰਕੇ ਨਾਲ ਦੂਸਰਾ ਪੱਲਾ ਵੀ ਲਗਾ ਸਕਦੇ ਹਾਂ ਆਪਾਂ ਉਸ ਸੂਟ ਨੂੰ ਲੰਬਾ ਵੀ ਕਰ ਸਕਦੇ ਹਾਂ

ਏਹੋਜਿਹੇ ਮਤਲਬ ਕਿ solution ਨਿਕਲੇ ਹੋਏ ਆ ਨਾ ਕੋਈ ਇਹ ਨਹੀ ਕਿਹ ਸਕਦਾ ਸਾਡੇ ਉੱਚੇ ਸੂਟ ਆ ਅਸੀਂ ਉਹਨਾਂ ਨੂੰ ਲੰਬੇ

ok ਠੀਕ ਆ ਜੀ market ਚੋਂ ਹੁਣ ਤੁਸੀਂ ਮਤਲਬ ਕੀ ਸਾਰੀ ਹੀ ਅਲੱਗ ਅਲੱਗ ਤਰੀਕੇ ਦੀਆਂ ਚੀਜ਼ਾਂ ਖਰੀਦ ਦੇ ਹੋ ਤੁਸੀਂ market ਚ ਜਾਂਦੇ ਹੋ market ਚ ਅਲੱਗ ਅਲੱਗ ਤਰੀਕੇ ਦੇ ਬੜੇ ਸੋਹਣੇ ਸੂਟ ਮਿਲਦੇ ਨੇ ਜਿਵੇਂ ਕੀ ਬਰੀਕ print ਆਲੇ ਹੋਗੇ ਵੱਡੇ print ਆਲੇ ਹੋਗੇ ਕੁਛ ਲਾਈਨਾ ਵਾਲੇ ਵੀ ਚੱਲੇ ਹੋਏ ਨੇ ਹਾਂ ਤੁਸੀਂ ਜੇ ਮੈਂ ਮਤਲਬ ਕੀ ਥੋਤੇ ਸਮਾਨ ਮੰਗਵਾਉਣਾ ਹੋਵੇ ਤਾਂ ਤੁਸੀਂ ਮੈਨੂੰ ਲਿਆ ਕਿ ਦੇ ਸਕਦੇ ਹੋ ਹਾਂਜੀ ਜਿਵੇਂ ਮਰਜ਼ੀ ਲਿਆ ਕਿ ਦੇ ਸਕਦੇ ਹਾਂ ਕਿਉਂਕਿ ਸਾਨੂੰ market ਵਾਲੇ ਵੀ rate ਠੀਕ ਲਗਾਉਂਦੇ ਆ ਕਿਉਂਕਿ ਅਸੀਂ ਸਾਡਾ ਕੱਪੜਾ ਜਦੋਂ mask ਬਣੇ ਸੀ corona ਆਇਆ ਸੀ ਅਸੀਂ ਬਹੁਤ print ਖਰੀਦੇ ਸੀ

ਤੇ ਹਰੇਕ print ਦੇ ਅਸੀਂ ਮਤਲਬ ਕਿ ਮਾਸਕ ਬਣਾਏ ਸੀ ਲੋਕਾਂ ਨੇ ਬੜੇ ਖੁਸ਼ ਹੋ ਕਿ ਲਏ ਸੀ ਸਾਡੇ ਕੋਲੋਂ mask

print ਵੀ ਅਸੀਂ ਜਿਵੇਂ ਮਤਲਬ ਕੀ ਰੋਜ਼ਾ ਸ਼ਰੀਫ਼ ਤੋਂ ਵੀ ਜਾ ਕਿ ਲੈ ਕੇ ਆਈ ਸੀ print ਤੇ ਹੈ ਤਾਂ ਮਹਿੰਗਾ ਹੁੰਦਾ ਸੀ ਪਰ ਕੱਪੜਾ ਬਹੁਤ ਵਧੀਆ ਹੁੰਦਾ ਸੀ ਤੇ ਉੱਥੋਂ ਵੀ ਅਸੀਂ ਖਰੜ ਕੇ ਲਿਆਉਂਦੇ ਸੀ

ਤੇ ਅਸੀਂ ਅਮਬਾਲੇ ਤੋਂ ਵੀ ਕੱਪੜਾ ਖਰੀਦ ਕੇ ਲਿਆਉਂਦੇ ਹਾਂ

ਤੇ ਲੁਧਿਆਣੇ ਤੋਂ ਵੀ ਅਸੀਂ ਜਿੱਥੇ ਵੀ ਸਾਨੂੰ ਠੀਕ ਲੱਗਦਾ ਅਸੀਂ ਮਤਲਬ ਕਿ ਕੱਪੜਾ ਲੈ ਆਨੇ ਆ ਮਤਲਬ ਕਿ ਗਾਹਕ ਅਗਰ ਜਿਆਦਾ ਫ਼ੇਰ ਤਾਂ ਅਸੀਂ ਬਸੀ ਤੋਂ ਹੀ ਲਿਆ ਸੀ

ਹਮ ਉੱਥੋਂ ਕੱਪੜਾ ਅਸੀਂ ਕਾਫੀ ਖਰੀਦਿਆ ਸੀ print ਵੀ ਬੜੇ ਸੋਹਣੇ ਸੀ

ਜਿਵੇਂ ਕਈ ਦੁਕਾਨ ਤੋਂ ਕੱਪੜਾ ਖਰੀਦ ਦੇ ਰਹਿੰਦੇ ਸੀ mask ਬਣਾ ਕਿ ਸਾਰੇ ਨੂੰ sale ਕਿਤੇ ਕਈ ਸੂਟ ਬੱਚੇ ਵੀ ਸੂਟ ਲੈ ਲੈਂਦੇ ਸੀ aunty ਸਾਨੂੰ ਸੂਟ ਲਿਆ ਕੇ ਦਿਓ ਅਸੀਂ ਉਹਨਾ ਨੂੰ ਵੀ ਲਿਆ ਕਿ ਦੇ ਦਿੰਦੇ ਸੀ

ਅੱਛਾ ਜੀ ਮਤਲਬ ਤੁਸੀਂ ਹੁਣ market ਚੋਂ ਕੱਪੜਾ ਆਪਣੇ NGO ਵਾਸਤੇ ਖਰੀਦਿਆ ਜੇ ਮਤਲਬ ਕੁਛ article ਲੱਗੇ ਨੇ ਤਾਂ ਮਤਲਬ ਉਹਦੇ ਤੇ ਉਹ ਖਰੀਦ ਸਕਦੇ ਨੇ

ਮੈਨੂੰ ਵੀ ਥੋਨੂੰ market ਚ ਕਿਉ ਜਿਸ ਹਿਸਾਬ ਨਾਲ ਤੁਸੀਂ ਇਹ ਕਿਹ ਰਹੇ ਹੋ ਥੋੜਾ market ਦਾ ਕੰਮ ਹੈ ਵੀ ਥੋਨੂੰ ਸਾਰੇ rate ਵਧੀਆ ਮਤਲਬ ਕੀ ਠੀਕ rate ਨਾਲ ਥੋਨੂੰ ਕੱਪੜਾ ਮਿਲਦਾ ਹੋਇਗਾ ਇਸ ਲਈ ਮੈਂ ਵੀ ਸੋਚਿਆ ਵੀ ਚਲੋ ਕੋਈ ਗੱਲ ਨੀ ਮੈਂ ਥੋੜੇ ਤੋਂ ਹੀ ਕੁਛ ਮੰਗਵਾਉਣਾ ਮੈਂ ਥੋਡੇ ਮੈਂ ਥੋਡੇ ਤੇ ਮੰਗਵਾ ਸਕਦੀ ਹਾਂ ਤੁਸੀਂ ਮੈਨੂੰ ਜਵਾਬ ਨੀ ਦਿੱਤਾ ਹੈਗਾ ਉਹ ਚ ਵੀ ਮੈਨੂੰ ਬੜੀ ਖੁਸ਼ੀ ਹੋਈ ਆ

ਚਲੋ ਵਧੀਆ ਗੱਲ ਆ market ਚ ਹੋਰ ਮਤਲਬ ਕੀ ਤੁਸੀਂ ਹੋਰ ਵੀ ਕੁਵ੍ਹ ਖਰੀਦ ਕਿ ਲਿਆਉਂਦੇ ਹੋ

ਫ਼ੇਰ ਅਸੀਂ cutting ਕਰਵਾ ਕਿ ਉਹਨਾ ਨੂੰ dye ਵੀ ਕਰਵਾਉਣੇ ਹਾਂ

dye ਵੀ ਮੈਂ ਹੀ ਕਰਵਾ ਕਿ ਲਿਆਉਂਦੀ ਹਾਂ ਤੇ ਜਦੋਂ dye ਕਰਵਾਉਣ ਜਾਂਦੀ ਹਾਂ ਤਾਂ ਕਈ ਵਾਰ ਤਾਂ ਬੱਚੇ ਕਿਹ ਦਿੰਨੇ aunty ਸਾਡਾ ਦੁਪੱਟਾ ਵੀ dye ਕਰਵਾ ਕਿ ਲਿਆਉ ਵੀ ਉਹ ਥੋਨੂੰ ਸਸਤੇ ਲਗਾ ਦਿੰਦਾ ਉਹ ਹਰੇਕ ਹੀ ਮਤਲਬ ਕੀ ਕੋਈ ਵੀ ਚੀਜ਼ ਅਸੀਂ ਕਰਨੀ ਹੋਵੇ ਤਾਂ ਬੱਚਿਆਂ ਨੇ ਸਾਡੇ ਕੋਲੋਂ ਜਰੁਰ ਕਰਵਾਉਣੀ ਹੈ

ਅੱਛਾ ਤੁਸੀਂ ਫੁਲਕਾਰੀ ਤੇ ਦੁਪੱਟੇ ਵੀ dye ਕਰਵਾਉਣ ਜਾਂਦੇ ਹੋ ਠੀਕ ਹੈ ਫੁਲਕਾਰੀ ਤੇ ਦੁਪੱਟੇ ਮਤਲਬ dye ਕਰਵਾਉਣ ਦੇ ਤੁਸੀਂ ਕਿਉਂ ਕਰਵਾਉਂਦੇ ਹੋ dye ਹੁਣ color ਜਿਵੇਂ ਹੁਣ customer ਨੂੰ ਕੋਈ ਵੀ color ਚਾਹੀਦਾ ਹਨਾ

ok ਤੁਸੀਂ ਹੁਣ ਮਤਲਬ ਕੀ ਜੇ ਥੋਨੂੰ ਫੁਲਕਾਰੀ ਕਰਦੇ ਹੋ ਮਸ਼ੀਨੀ ਕਢਾਈ ਕੱਡਦੇ ਹੋ ਇਹ ਸਾਰਾ ਸਮਾਨ ਮਤਲਬ ਕੀ ਤੁਸੀਂ ਅਲਗ ਅਲੱਗ ਦੁਕਾਨਾ ਤੋਂ ਖਰੀਦਦੇ ਹੋ ਜਾਂ ਥੋਡੀ ਇੱਕ ਹੀ ਪੱਕੀ ਦੁਕਾਨ ਹੈ ਜਿੱਥੋਂ ਤੁਸੀਂ ਸਮਾਨ ਖਰੀਦਦੇ ਹੋ ਨਹੀ ਅਸੀਂ ਅਲੱਗ ਲੱਗ ਜਿੱਥੋਂ ਸਾਨੂੰ ਕੱਪੜਾ ਮਿਲਦਾ ਅਸੀਂ ਅਲੱਗ ਲੱਗ ਤੋਂ ਹੀ ਖਰੀਦ ਸਕਦੇ ਹਾਂ ਹੁਣ ਇੱਕ ਦੁਕਾਨ ਤੋਂ ਹੀ ਲਈਏ ਕੱਪੜਾ ਤਾਂ ਉੱਥੋਂ ਸਾਨੂੰ ਹਰੇਕ ਚੀਜ਼ ਨਹੀ ਮਿਲ ਸਕਦੀ

ਹਾਂ ਫ਼ੇਰ ਸਾਨੂੰ ਹਰੇਕ ਦੁਕਾਨ ਤੇ ਪਤਾ ਕਰਨਾ ਪੈਂਦਾ ਫ਼ੇ ਆਪਾਂ ਨੂੰ rate ਵੀ ਦੇਖਣਾ ਪੈਂਦਾ ਵੀ ਕਿਹੜੀ ਦੁਕਾਨ ਤੇ ਸਾਨੂੰ ਸਸਤਾ ਮਿਲਦਾ ਅਸੀਂ ਉਸ ਦੁਕਾਨ ਤੋਂ ਕੱਪੜਾ ਲੈਣੇ ਹਾਂ

ਕਈਆਂ ਥਾਵਾਂ ਤੇ ਸਾਨੂੰ ਮਤਲਬ ਕਿ ਦੇਖਣਾ ਵੀ ਪੈਂਦਾ ਹੈ ਕੱਪੜਾ ਆਪਾਂ ਕਿੱਥੋਂ ਖਰੀਦਣਾ ਕਿੱਥੇ ਸਾਨੂੰ ਮਤਲਬ ਕਿ ਠੀਕ ਬੈਠਦਾ ਤੇ

ਕਈ ਵਾਰ ਸਾਨੂੰ ਮਹਿੰਗੀ ਵੀ ਚੀਜ਼ ਲੈਣੀ ਪੈਂਦੀ ਹੈ ਕਈ ਵਾਰ ਸਾਨੂੰ customer ਦੇ ਉਹ ਤੇ ਹੁੰਦਾ ਭਾਈ ਇਹਨੇ ਕੱਪੜਾ ਲੈਣਾ ਮਤਲਬ ਕਿ ਇਹੀ ਚੀਜ਼ ਲੈਣੀ ਹੈ ਫ਼ੇਰ ਸਾਨੂੰ ਮਹਿੰਗਾ ਵੀ ਲੈਣਾ ਪੈਂਦਾ ਠੀਕ ਹੈ ਤੁਸੀਂ ਮਤਲਬ ਕੀ ਸਾਰੇ ਅਲਗ ਅਲੱਗ ਦੁਕਾਨਾ ਤੋਂ ਜਾਂਦੇ ਹੋ ਜਿਸ ਹਿਸਾਬ ਨਾਲ ਥੋਨੂੰ ਵੀ ਮਤਲਬ ਉੱਥੇ ਸਾਨੂੰ prize ਸਹੀ ਲੱਗਦਾ ਤੁਸੀਂ ਉਸ ਹਿਸਾਬ ਨਾਲ ਹੀ ਕੱਪੜਾ ਖਰੀਦਦੇ ਹੋ ਠੀਕ ਹੈ ਜੀ

ਹਾਂ ਵੀ ਥੋਨੂੰ ਸਾਰੇ ਕਿਤੇ ਜਿਵੇਂ ਜਿਵੇਂ ਤੁਸੀਂ ਦੁਕਾਨਾ ਤੇ ਜਾਂਦੇ ਹੋ ਥੋਨੂੰ ਉਸ ਹਿਸਾਬ ਦੇ ਸਾਰੇ ਹੀ ਉੱਥੇ price ਵਗੇਰਾ ਹਨਾ ਅਮ ਕੱਪੜੇ ਦਾ ਵੀ ਮਤਲਬ ਪਤਾ ਵੀ ਇਹ ਕੱਪੜਾ ਮਤਲਬ ਜੇ ਆਪਾਂ ਨੇ ਸੂਟ ਖਰੀਦਣਾ ਹੋਵੇ ਵੀ ਉਹ ਕੱਪੜਾ ਆਪਣੇ ਲਈ ਵਧੀਆ ਜਾਂ ਘਟੀਆ ਕਿਉਂਕਿ ਜੇ ਤਾਂ ਮੈਂ market ਚ ਜਾਵਾਂ ਮੈਨੂੰ ਕੱਪੜੇ ਬਾਰੇ ਕੋਈ knowledge ਨੀ ਹੈਗੀ ਓਰ ਮੈਨੂੰ ਇਹ ਨੀ ਪਤਾ ਹੈਗਾ ਮੈਂ ਕੱਪੜਾ ਕਿਸ ਤਰੀਕੇ ਨਾਲ ਮੈਂ ਦੁਕਾਨ ਤੇ ਜਾਵਾਗੀ ਉੱਥੇ ਜਾ ਕਿ ਪੁੱਛਾਗੀ ਵੀ ਮੈਨੂੰ ਆਹ ਕੱਪੜਾ ਚਾਹੀਦਾ ਭਾਵੇਂ ਮੈਨੂ ਣ ਵਧੀਆ ਦਵੇ ਜਾਂ ਘਟੀਆ ਦਵੇ ਮੈਨੂੰ ਕੋਈ ਮਤਲਬ ਨੀ ਹੈਗਾ ਮੈਂ ਦੇਕੇ ਮਤਲਬ ਕੀ ਉਹਦਾ price ਪੁੱਛ੍ਣਾ ਕੱਪੜਾ ਲੈਕੇ ਆ ਜਾਣਾ ਘਰ ਠੀਕ ਹੈ ਜਦੋਂ ਆਪਾਂ tailor ਨੂੰ stitch ਕਰਵਾਉਣ ਵਾਸਤੇ ਦੇਣਾ ਹੈ ਫ਼ੇਰ ਉਹ tailor ਆਪਣੇ ਕੱਪੜੇ ਚੋਂ ਨੁਕਸ ਕੱਢਦਾ ਉਸ ਹਿਸਾਬ ਨਾਲ ਹੀ ਇਹ ਫਰਕ ਪੈਂਦਾ ਵੀ ਕਹਿਨੇ ਆ ਸਾਨੂੰ market ਬਾਰੇ ਇੰਨਾ ਕੁਛ ਜਾਦੀ knowledge ਹੈ ਥੋਨੂੰ ਜਿਵੇਂ ਹੁਣ ਤੁਸੀਂ market ਦਾ ਕੰਮ ਕਰਦੇ ਹੋ ਥੋਨੂੰ ਇਹ ਚੀਜ਼ਾਂ ਦੀ ਸਾਰੀ knowledge ਠੀਕ ਆ ਜੀ ਮਤਲਬ ਕੀ ਅਸੀਂ ਥੋਡੇ ਤੋਂ ਕੁਛ ਮੰਗਵਾਉਣਾ ਚਾਹੁੰਦੇ ਹਾਂ ਮੰਗਵਾਉਣਾ ਚਾਹੁੰਦੇ ਹੋ ਫ਼ੇਰ ਤੁਸੀਂ ਸਾਨੂੰ ਲਿਆ ਕਿ ਦੇ ਸਕਦੇ ਹੋ

ਹੁਣ ਦੇਖਿਆ ਜਾਵੇ ਤੁਸੀਂ market ਚ ਜਾਂਦੇ ਹੋ ਮਤਲਬ ਕੀ ਰੋਜ ਹੀ ਜਾਂਦੇ ਹੋ market ਚ ਜੇ ਤੁਸੀਂ ਕਿਹ ਰਹੇ ਹੋ ਸਾਡਾ market ਦਾ ਕੰਮ ਹੈ ਤੁਸੀਂ daily market ਜਾਂਦੇ ਹੋ specially ਥੋਡੇ maximum ਕਿੰਨੇ ਕੁ ਗੇੜੇ ਲੱਗ ਜਾਂਦੇ ਨੇ market ਚ

ਵੀ ਮਤਲਬ ਜਿਸ ਹਿਸਾਬ ਨਾਲ ਦਾ ਥੋਨੂੰ ਕੰਮ ਹੁੰਦਾ ਵੀ ਜਵੇਂ order ਦਾ ਕੰਮ ਆ ਗਿਆ ਉਸ ਹਿਸਾਬ ਨਾਲ ਤਾਂ ਥੋਡੇ ਕਾਫੀ ਗੇੜੇ ਲੱਗਦੇ ਹੋਣਗੇ ਜੇ order ਆ ਜਾਵੇ ਫ਼ੇਰ ਤਾਂ ਮੇਰੇ ਪੱਕੇ ਚਾਰ ਪੰਜ ਵੱਜਣੇ ਹੀ ਵੱਜਣੇ ਕਦੇ ਕੁਛ ਖੋ ਖਤਮ ਹੋਗਿਆ ਕਦੇ ਕੁਛ ਖਤਮ ਹੋਗਿਆ ਜਿਵੇਂ ਹੁਣ ਸਾਡਾ order ਆਇਆ ਸੀ ਬੇਗਾਂ ਦਾ ਕਈ ਵਾਰ pasting ਬੁਕਰਮ ਵੀ ਲੈਕੇ ਆਉਣੀ ਹੁੰਦੀ ਹੈ ਉਹਦਾ ਵੀ ਮਤਲਬ ਕੀ ਥਾਨ ਪੂਰੇ ਹੀ ਲਿਆਉਣੇ ਹੁੰਦੇ ਆ ਕਈ ਵਾਰ ਛੱਲੇ ਲਿਆਉਣੇ ਹੁੰਦੇ ਆ ਤੇ ਬਹੁਤ ਚੀਜ਼ਾਂ ਮੈਂ ਕਹਿਣੀ ਜਿਦਾਂ ਬਟਨ ਇਹੋ ਜਿਹਾਂ ਚੀਜ਼ਾਂ ਸਾਨੂੰ ਬਹੁਤ ਕੱਠੀ ਸਾਨੂੰ ਫ਼ੇਰ ਮਤਲਬ ਡੱਬੇ ਦੇ ਡੱਬੇ ਪੂਰੇ ਮੰਗਵਾਉਣੇ ਪੈਂਦੇ ਨੇ ਪਹਿਲਾਂ ਸਾਨੂੰ ਉਹਨਾ ਮਤਲਬ ਕਿ ਦੁਕਾਨਦਾਰ ਨੂੰ ਕਹਿਣਾ ਪੈਂਦਾ phone ਕਰਕੇ ਸਾਨੂੰ ਆਹ ਆਹ ਚੀਜ਼ਾਂ ਚਾਹੀਦੀਆਂ ਨੇ

ਤੁਸੀਂ ਛੱਲੀਆਂ ਦੀ ਗੱਲ ਕੀਤੀ ਕੀ ਤੁਸੀਂ ਚੱਲੇ ਕਾਹਦੇ ਵਾਸਤੇ ਲੈ ਕੇ ਆਉਂਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਸਾਡੇ ਇਹਦੇ ਨਾਲ key ring ਬਣਦੇ ਆ

ਹਾਂ key ring ਚ ਉਹ ਛੱਲਾ ਜਾ ਪੈਂਦਾ ਤੇ ਤੇ ਫੁਲਕਾਰੀ ਦਾ ਅਸੀਂ ਮਤਲਬ ਕਿ motive ਬਣਾ ਕਿ ਫ਼ੇਰ ਉਹਦੇ ਵਿੱਚ key ring ਪਾਉਂਦੇ ਹਾਂ ਠੀਕ ਹੈ ਜੀ key ring ਵਗੇਰਾ ਸਭ ਕੁਛ ਬਣਦਾ ਅਲੱਗ ਲੱਗ ਤਰੀਕੇ ਦੀਆਂ ਚੀਜ਼ਾਂ ਬਣਦੀਆਂ ਨੇ ਫ਼ੇਰ ਜਿਵੇਂ ਉਹ ਥੋਡੀਆਂ ਚੀਜ਼ਾਂ ਬਣਦੀਆਂ ਨੇ ਫ਼ੇਰ ਤੁਸੀਂ ਉਹ market ਚ sale ਕਰਦੇ ਹੋ ਜਾਂ ਫ਼ੇਰ ਕਿਤੇ ਬਾਹਰ ਕਿਤੇ ਲੈਕੇ ਜਾਂਦੇ ਹੋ ਨਹੀ ਪਹਿਲੇ ਅਸੀਂ ਤਾਂ ਪਹਿਲੇ ਸ਼ੋਪ ਚ ਰੱਖਦੇ ਹਾਂ ਹੁਣ ਜਿਵੇਂ ਕਿਸੇ ਦਾ order ਆ ਗਿਆ ਫ਼ੇਰ order ਤੇ ਬਣਵਾਉਂਦੇ ਹਾਂ ਹਾਂ ਤੇ ਜਿਵੇਂ ਕਿਤੇ ਕਿਤੇ exhibition ਤੇ ਜਾਣਾ ਉੱਥੇ ਸਾਰਾ ਸਮਾਨ ਲੈਕੇ ਜਾਂਦੇ ਆ ok ਜੀ ਮਤਲਬ ਕੀ ਤੁਹਾਡੀ exhibition ਵੀ ਲੱਗਦੀਆਂ

market ਚ ਮੈਂ ਸੁਣਿਆ ਬਹੁਤ ਸੋਹਣੀਆ ਸੋਹਣੀਆਂ ਮਤਲਬ ਕੀ ਬਟਨ ਵੀ ਚੱਲੇ ਹੋਏ ਨੇ ਜਿਵੇਂ ਆਪਾਂ ਨੇ ਆਪਣੇ ਸੂਟ ਤੇ designing ਕਰਨ ਵਾਸਤੇ ਅਗਰ ਲਗਾਉਣੇ ਹੋਣ ਤੁਸੀਂ ਦੱਸ ਸਕਦੇ ਹੋ ਵੀ ਕਿਸ ਕਿਸ ਤਰੀਕੇ ਦੇ ਮਤਲਬ ਕੀ ਕੀ price ਦੇ ਹਿਸਾਬ ਨਾਲ ਮਿਲਦੇ ਨੇ price ਤਾਂ ਜਿਵੇਂ ਦੋ ਰੁਪੇ ਤੋਂ ਸ਼ੁਰੂ ਹੋ ਜਾਂਦਾ ਇੱਕ ਬਟਨ

ਤੇ ਇੱਕ ਮਤਲਬ ਕਿ ਆਪਾਂ ਸੂਟ ਨਾਲ ਦੇ ਲੈਣੇ ਆ ਤਾਂ ਉਹ ਵੀ ਸੋਹਣੇ ਲੱਗਦੇ ਨੇ

ਤੇ ਤੇ ਜਾਂ ਇੱਕ ਪਾਣੀ ਆਲੇ ਬਟਨ ਚੱਲੇ ਹੋਏ ਆ ਉਹ ਜਿਹੋ ਜਿਹੇ ਮਰਜੀ ਕੱਪੜੇ ਤੇ ਰੱਖਦੋ ਉਹੀ shining ਮਾਰਦਾ

ਹਾਂਜੀ ਉਹ ਮਤਲਬ ਕਿ ਉਹਨੇ ਉਹੀ ਜਿਹੀ shining ਮਾਰਨੀ ਹੈ ਕਈ ਕੋਟੀਆਂ ਤੇ ਵੀ ਲਾਉਂਦੇ ਆ ਬਟਨ ਕੋਟੀਆਂ ਤੇ ਤਾਂ ਪਾਣੀ ਆਲੇ ਕਿਹ ਦਿੰਦੇ ਆ ਪਾਣੀ ਆਲੇ ਸਾਨੂੰ ਬਟਨ ਦੇਦੋ ਉਹ ਮਤਲਬ ਕਿ ਹੁੰਦੇ ਚਿੱਟੇ ਹੀ ਆ ਆਪਾਂ ਹੁਣ ਜਿਵੇਂ red color ਦੀ ਕੋਟੀ ਆ ਆਪਣੇ ਕੋਲ ਆਪਾਂ red ਤੇ ਰੱਖਦਾ ਗੇ ਆਪਾਂ ਨੂੰ shining red ਵਰਗੀ ਓ ਆਏਗੀ

ਜਿਵੇਂ ਤੁਸੀਂ ਦੱਸਿਆ ਸੀ ਵੀ ਅਲੱਗ ਅਲੱਗ ਤਰੀਕੇ ਦੇ ਵਾਲੀਆਂ ਲੈਸਾਂ ਚੱਲੀਆਂ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਆਪਾਂ ਨੇ ਕੋਈ ਆਪਣਾ ਕਮੀਜ਼ ਦੀ length ਹਾਂ ਛੋਟੀ ਹੈ ਉਸ ਨੂੰ long ਕਰਨਾ ਜਾਂ ਫ਼ੇਰ ਕਿਆ ਕਹਿਨੇ ਹਾਂ ਕੰਨੀ ਤੇ ਲੈਸ ਲਗਾਉਣੀ ਹੋਵੇ ਤੁਸੀਂ ਦੱਸਿਆ ਸੀਗਾ

ਇੱਕ ਛੋਟੀ ਕਿੰਗਰਿਆਂ ਵਾਲੀ ਲੈਸ ਚੱਲੀ ਹੋਈ ਆ ਉਹਦਾ ਕੀ price ਸੀ ਉਹ ਮਤਲਬ ਕਿ ਵੇਸੇ ਤਾਂ ਸ਼ੁਰੂ ਹੋ ਜਾਂਦੀ ਆ ਦਸ ਰੁਪੇ ਮੀਟਰ ਤੋਂ ਅਸੀਂ ਕਿਉਕੇ ਸਾਨੂੰ ਲੋੜ ਪੈਂਦੀ ਹੈ ਸਾਰੇ ਮਤਲਬ ਕਿ ਪੂਰੇ roll packet ਲੈਕੇ ਆਉਣੇ ਹਾਂ

ਤੇ ਪਾਈਪਿੰਨ ਡੋਰੀ ਦੇ ਵੀ ਅਸੀਂ roll ਹੀ ਚੱਕਦੇ ਹਾਂ ਕਿਉਂਕੇ ਸਾਨੂੰ ਮੀਟਰ ਦੇ ਹਿਸਾਬ ਨਾਲ ਸਾਨੂੰ ਕੋਈ ਹਿਸਾਬ ਕਿਤਾਬ ਨਹੀ ਇਹਨਾਂ ਦਾ ਹੈਗਾ ਕਿਉਕੇ ਸਾਨੂੰ ਚਾਹੀਦੇ ਮਤਲਬ ਕਿ ਪੂਰੇ roll ਹੀ ਚਾਹੀਦੇ ਹੁੰਦੇ ਆ ਅਸੀਂ ਥੋੜੀ ਥੋੜੀ ਚੀਜ਼ ਨਹੀ ਲਿਆ ਸਕਦੇ ਹੁਣ ਜਿਵੇਂ ਸੂਟ ਤੇ ਕਿਸੇ ਤੇ ਲਾਉਣੀ ਹੈ ਫ਼ੇਰ ਸਾਨੂੰ ਉੰਨੀ ਮਤਲਬ ਕਿ ਜਿੰਨੀ ਸੂਟ ਤੇ ਲੱਗਣੀ ਹੈ ਉੰਨੀ ਲਿਆਉਣੀ ਪੈਂਦੀ ਹੈ ਤੇ ਦਸ ਰੁਪੇ ਮੀਟਰ ਤੋਂ ਵੀ ਸ਼ੁਰੂ ਹੋ ਜਾਂਦੀ ਹੈ ਪੰਜਾਹ ਤੋਂ ਵੀ ਸ਼ੁਰੂ ਹੋ ਜਾਂਦੀ ਹੈ ਤੇ ਮਤਲਬ ਜਿੰਨੇ ਜਿੰਨੇ ਕਹਿੰਦੇ ਜਿਹੋਜਿਹਾ ਗੁੜ ਪਾਵਾਂਗੇ ਉਹਿਜਿਹਾ ਹੀ ਸਵਾਦ ਆਉਗਾ ਹਾਂਜੀ ਹਾਂਜੀ ਹੈ ਇਹ ਤਾਂ ਤੁਸੀਂ ਬਿਲਕੁਲ ਗੱਲ ਠੀਕ ਕਹਿ ਹੈ ਲੱਗ ਲੱਗ ਰੇਟਾਂ ਦੇ ਹਿਸਾਬ ਨਾਲ ਹੀ ਹਰ ਇਕ ਚੀਜ਼ ਮਿਲਦੀ ਆ ਠੀਕ ਆ ਜੀ ਹੁਣ ਜਿਵੇਂ ਕੀ ਲੈਸਾਂ ਹੋਗੀਆਂ ਬਟਨ ਹੋਗੇ ਤੁਸੀਂ ਹੁਣ ਜਿਵੇਂ ਸੂਟ stitching ਕਰਦੇ ਹੋ ਥੋਨੂੰ ਮਤਲਬ ਕੀ ਸਿਰਫ ਉਹ ਕੱਲਾ ਸੂਟ ਹੀ ਦੈਕੇ ਜਾਂਦੇ ਆ ਨਾ order ਆਲੇ ਜਿਹਨਾ ਨੇ ਸੂਟ stich ਕਰਵਾਉਣਾ ਉਹਦੇ ਬਾਕੀ ਜਿਹੜੇ decoration ਦਾ ਸਮਾਨ ਹੁੰਦਾ ਜਿਵੇਂ ਨੀਚੇ ਅਗਲੇ ਨੇ lining ਵਗੇਰਾ ਲਾਉਣੀ ਹੋਵੇ ਲੈਸ਼ ਵਗੇਰਾ ਲਗਾਉਣੀ ਹੋਵੇ ਇਹ ਸਾਰਾ ਸਮਾਨ ਤੁਸੀਂ ਖੁਦ ਹੀ ਲੇਕੇ ਆਉਂਦੇ ਹੋ ਹਾਂਜੀ ਕਈ ਵਾਰ lining ਵਗੇਰਾ ਤਾਂ customer ਹੀ ਦੇ ਜਾਂਦਾ ਕਈ ਵਾਰ ਸਾਨੂੰ ਲਿਆਉਣੀ ਪੈਂਦੀ ਹੈ

ਫ਼ੇਰ lining ਜਿਹੜੇ ਹਿਸਾਬ ਨਾਲ ਮਤਲਬ ਕਿ ਲੈਣੀ ਹੈ